ਪਿੱਛੇ ਇੱਕ ਚੇਅਰ ਵੀ ਦਿਖਾਈ ਦੇ ਰਹੀ ਹੈ ਅਤੇ ਬਲੂ ਕਲਰ ਦੇ ਵੀ ਨਜ਼ਰ ਆ ਰਹੇ--

ਇਸ ਤਸਵੀਰ ਦੇ ਵਿੱਚ ਇੱਕ ਕਾਊਂਟਰ ਨਜ਼ਰ ਆ ਰਿਹਾ ਹੈ ਇਸਦੇ ਵਿੱਚ ਇੱਕ ਸਟਾਫ ਬੈਠਿਆ ਹੋਇਆ ਨਜ਼ਰ ਆ ਰਿਹਾ ਹੈ।

ਡਿਜਾਇਨਿੰਗ ਕੀਤੀ ਹੋਈ ਨਜ਼ਰ ਆ ਰਹੀ ਹੈ ਇੱਕ ਦੀਵਾਰ ਦੇ ਉੱਪਰ ਪੱਖਾ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ ਇੱਕ ਫਰਿਜ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਵਿੱਚ ਇੱਕ ਲੜਕੀ ਨਜ਼ਰ ਆ ਰਹੀ ਹੈ ਇੱਕ ਲੜਕਾ ਨਜ਼ਰ ਆ ਰਿਹਾ ਹੈ।

ਸਾਹਮਣੇ ਇੱਕ ਰੂਮ ਦਿਖਾਈ ਦੇ ਰਿਹਾ ਹੈ ਕੁਝ ਆਦਮੀ ਦਿਖਾਈ ਦੇ ਰਹੇ ਨੇ ਇੱਕ ਔਰਤ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਕੁਝ ਲਿਫਾਫੇ ਨਜ਼ਰ ਆ ਰਹੇ ਹਨ।

ਜਿੰਨਾਂ ਦੇ ਵਿੱਚ ਕੋਈ ਚੀਜ਼ਾ ਪਾਈਆਂ ਗਈਆਂ ਨੇ ਤੋੜੇ ਲੱਗ ਰਹੇ ਹਨ।

ਉਹਦੇ ਉੱਪਰ ਇੱਕ ਵਾਈਟ ਕਲਰ ਦੇ ਲੱਗੇ ਹੋਏ ਅ ਕੱਪੜੇ ਦਿਖਾਈ ਦੇ ਰਹੇ ਹਨ ਪਿੱਛੇ ਦਰੱਖਤ ਵੀ ਦਿਖਾਈ ਦੇ ਰਹੇ ਹ--

ਮਿੱਟੀ ਵੀ ਨਜ਼ਰ ਆ ਰਹੀ ਹੈ ਅਸਮਾਨ ਵੀ ਥੋੜਾ ਜਿਹਾ ਦਿਖਾਈ ਦੇ ਰਿਹਾ ਹੈ।

ਇੱਕ ਬਣਿਆ ਬੜਾ ਸੋਹਣਾ ਰਾਹ ਨਜ਼ਰ ਆ ਰਿਹਾ ਹੈ ਇੱਕ ਕਮਰਾ ਨਜ਼ਰ ਆ ਰਿਹਾ ਹੈ।

ਦਿਖਾਈ ਦੇ ਰਿਹਾ ਹੈ ਜਿਸ ਦੇ ਵਿੱਚ ਕਾਫੀ ਜਿਆਦਾ ਬਾਰੀਆਂ ਵਿੰਡੋਜ ਵਗੈਰਾ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ।

ਅਤੇ ਇੱਕ ਪੌਦੇ ਲੱਗੇ ਵੀ ਨਜ਼ਰ ਆ ਰਹੇ ਹਨ।